ਏਹ ਜੇਹੜਾ ਵਿਊ ਵੇਖਦੇ ਪਏ ਹੋ ਇੱਕ ਮੇਲੇ ਦਾ ਵਿਊ ਹੈਗਾ।

ਹੋਰ ਜੇਹੜੇ ਐਕਸੀਡੈਂਟ ਹੁੰਦੇ ਏੱਥੇ ਤੁਹਾਨੂੰ ਦਾਖਿਲ ਕਰਾਇਆ ਜਾਂਦਾ ਏੱਥੇ ਤੁਹਾਡਾ ਬੀ_ਪੀ ਬੂਪੀ ਵੀ ਚੈੱਕ ਹੁੰਦਾ ਹਾਰਟ ਦਾ ਵੀ ਚੈੱਕ ਹੁੰਦਾ ਆਹ ਸਾਹਮਣੇ ਟੀ_ਵੀ ਲੱਗੇ ਹੋਏ ਆ ਏਹਦੇ ਵਿੱਚ--

ਪਿਕਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਇਸ ਦਾ ਵਾਤਾਵਰਨ ਬਹੁਤ ਵਧੀਆ ਹੈ।

ਆਹ ਦੇਖੋ ਕਿੰਨੀਆਂ ਕਾਰਾਂ ਖੜੀਆਂ ਹੋਈਆਂ ਇੱਧਰ ਵੀ ਕਾਰਾਂ ਖੜੀਆਂ ਹੀਗਿਆਂ ਵਿੱਚ ਨੂੰ ਸੜਕ ਬਣੀ ਹੋਇਆ।

ਇਹ ਜਿਹੜਾ ਦੁਕਾਨ ਦਾ ਦ੍ਰਿਸ਼ਟ ਵੇਖਦੇ ਪਏ ਹੋ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਇੱਥੇ ਤੁਹਾਨੂੰ ਬੇਡ ਵਧੀਆ ਵਧੀਆ ਮਿਲਣਗੇ।

ਇੱਥੇ ਸਵੀਮਿੰਗ ਪੂਲ 'ਚ ਤੈਰਦੇ ਵੀ ਐ ਤੇ ਨਹਾਂਦੇਂ ਵੀ ਐ ਆਸੇ ਪਾੱਸੇ ਹਰਿਆਲੀ ਦਾ ਮੌਸਮ ਐ ਦਰਖਤ ਦਰੁਖਤ ਲੱਗੇ ਹੋਏ ਆ।

ਪਾਣੀ ਪੂਣੀ ਪੀਣਗੇ ਰੋਟੀ ਰੂਟੀ ਖਾਣਗੇ ਇਹ ਬੋਲਦ ਘੋੜੇ ਦੀ ਫੋਟੋ ਬਣੀ ਹੋਈ ਐ।

ਆਹ ਜਿਹੜਾ ਪਿੱਛੇ ਦਾ ਵਿਊ ਵੇਖਦੇ ਪਏ ਔ ਪਹਾੜਾਂ ਦਾ ਵਿਊ ਐ ਪੱਥਰਾਂ ਦਾ ਪਹਾੜ ਐ।

ਪੈਪ ਪਾਣੀ ਵਾਲੇ ਵੀ ਮਿਲ ਜਾਣਗੇ ਹੋਰ ਪਰਨਾਲੇ ਵਾਲੇ ਪੈਪ ਵੀ ਮਿਲ ਜਾਣਗੇ ਹਾਰਡਵੇਅਰ ਦੇ--

ਔਰ ਮਾਜ਼ਾ ਮਿਲਜੁਗੀ ਚਾਹਰ ਚੁਹਰ ਮਿਲ ਜਾਣਗੇ ਏੱਥੇ ਹੋਰ ਵੀ ਤੁਹਾਨੂੰ ਵਧੀਆ ਵਧੀਆ--

ਹੋਰ ਕੋਲ ਮਦਰ ਇਨ ਲੋ ਖੜੀ ਐ ਟੇਬਲਾਂ ਟੂਬਲਾਂ ਤੇ ਰੰਗ ਰੁੰਗ ਪਏ ਐ ਡਿਜਾਇਨਿੰਗ ਬਹੁਤ ਵਧੀਆ--

ਔਰ ਬੈਂਗਣ ਪੇ ਏ ਹੋਰ ਵੀ ਫਲੀਆਂ ਪਈਆਂ ਭਿੰਡੀ ਧੋਰੀ ਪਈ ਹੈ।

ਪਿੱਚਰ ਦਾ ਤੁਹੀ ਵਿਊ ਵੇਖਦੇ ਪਏ ਹੋ ਇੱਕ ਬਾਜ਼ਾਰ ਦਾ ਦਰਿਸ਼ਟ ਹੈਗਾ ਐ ਬਾਜ਼ਾਰ ਦੇ ਵਿੱਚ ਲੋਕੀ ਘੁੰਮਦੇ ਫਿਰਦੇ ਪਏ ਆ ਸਕੂਟਰਾਂ ਤੇ।

ਪੱਖੇ ਦੇ ਰੈਗੂਲੇਟਰ ਮਿਲ ਜਾਣਗੇ ਇੱਥੇ ਹਰ ਬਿਜਲੀ ਦਾ ਸਮਾਨ ਤੁਹਾਨੂੰ ਮਿਲ ਜਊਗਾ ਤਾਰਾਂ ਤੂਰਾਂ ਵੀ ਮਿਲ ਜਾ--

ਹੋਰ ਕਮੀਜਾਂ ਤੁਹਾਨੂੰ ਵਧੀਆ ਵਧੀਆ ਮਿਲਣਗੀਆਂ ਪੰਜਾਮੀਆਂ ਵੀ ਮਿਲਣਗੀਆਂ ਹੋਰ ਸਲਵਾਰਾਂ ਦਾ ਵੀ ਕੱਪੜਾ ਮਿਲ ਜੂ।

ਸੂ਼ਟ ਵਧੀਆ ਵਧੀਆ ਡਿਜ਼ਾਇਨ ਵਾਲੇ ਮਿਲ ਜਾਣਗੇ ਅੰਦਰੋਂ ਖਾਨਿਆ ਚ ਸੂਟ ਸਾਟ ਲੱਗੇ ਹੋਏ ਵਧੀਆ।